ਮੈਂ ਕੁਲਦੀਪ ਗਿੱਲ ਸਾਹਿਤਕ ਸਫ਼ਰ ਚ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਕਿਹਾ ਜਾਂਦਾ ਹੈ ਕਿ ਕਿਤਾਬਾਂ ਉਹ ਜਾਦੂ ਹੈ ਜਿਸ ਨਾਲ ਜੀਵਨ ਬਦਲਿਆ ਜਾ ਸਕਦਾ ਹੈ। ਕਿਤਾਬਾਂ ਤੁਹਾਡੀਆਂ ਅਜਿਹੀਆਂ ਦੋਸਤ ਹੁੰਦੀਆਂ ਹਨ ਜੋ ਇਕਾਂਤ ਦੇ ਪਲਾਂ ਵਿੱਚ ਵੀ ਤੁਹਾਨੂੰ ਦੇਸ ਦੁਨੀਆਂ ਦੀ ਸੈਰ ਕਰਵਾਉਂਦੀਆਂ ਹੋਈਆਂ ਤੁਹਾਡੇ ਅਨੁਭਵ ਨੂੰ ਅਥਾਹ ਅਮੀਰੀ ਬਖ਼ਸ਼ਦੀਆਂ ਹਨ। ਲੇਖਕ ਸ਼ਬਦਾਂ ਵਿੱਚ ਆਪਣੇ ਅਰਥ ਪਾਉਂਦਾ ਹੈ ਅਤੇ ਹਰ ਪਾਠਕ ਸੁਤੰਤਰ ਹੁੰਦਾ ਹੈ, ਉਹਨਾਂ ਸ਼ਬਦਾਂ ਵਿੱਚੋਂ ਆਪਣੇ ਅਰਥ ਕੱਢਣ ਲਈ ਜਿਹਨਾਂ ਨੂੰ ਕਿਤਾਬਾਂ ਨਾਲ ਦੋਸਤੀ ਹੋ ਜਾਂਦੀ ਹੈ, ਉਹ ਜ਼ਿੰਦਗੀ ਚ ਕਦੇ ਉਦਾਸ ਨਹੀਂ ਹੁੰਦੇ ਉਹਨਾਂ ਦੇ ਮਨਾਂ ਵਿੱਚ ਖ਼ੁਸ਼ੀਆਂ ਹਮੇਸ਼ਾ ਮੋਲਦੀਆਂ ਨੇ ਕਿਤਾਬਾਂ ਦੀ ਦੋਸਤੀ ਸਦੀਵੀ ਹੁੰਦੀ ਹੈ ਅਤੇ ਇਲਮ ਦੇ ਅਥਾਹ ਖ਼ਜਾਨੇ ਨੂੰ ਜਾਣ ਵਾਲੇ ਸਾਰੇ ਰਸਤੇ ਕਿਤਾਬਾਂ ਦੇ ਸਫ਼ਿਆਂ ਵਿੱਚੋਂ ਹੋ ਕੇ ਗੁਜ਼ਰਦੇ ਹਨ ਸ਼ਬਦਾਂ ਦੀ ਉਂਗਲ ਫੜ ਕੇ ਇਹਨਾਂ ਸਫ਼ਰਾਂ ਵਿੱਚੋਂ ਗੁਜ਼ਰਨਾ ਕਿੰਨਾ ਸੁਖਾਲਾ ਅਨੁਭਵ ਹੈ ਆਓ ਕਿਤਾਬਾਂ ਨੂੰ ਮਿਲੀਏ ਅਤੇ ਦੋਸਤੀ ਦਾ ਨਿੱਘ ਮਹਿਸੂਸ ਕਰੀਏ, ਅਸੀਂ ਚਾਹੁੰਦੇ ਹਾਂ ਕਿ ਕਿਤਾਬਾਂ ਨਾਲ ਸਾਡਾ ਤੁਹਾਡਾ ਰਿਸ਼ਤਾ ਹੋਰ ਵੀ ਗੂੜਾ ਹੋਵੇ, ਦੋਸਤੋ ਜੇਕਰ ਕਿਤਾਬਾਂ ਦੀ ਦੁਨੀਆਂ ਦੇ ਇਸ ਸੁਹਾਣੇ ਸਫ਼ਰ ਵਿੱਚ ਤੁਸੀਂ ਵੀ ਸਾਡੇ ਹਮਸਫ਼ਰ ਬਣਨਾ ਚਾਹੁੰਦੇ ਹੋ ਤਾਂ ਸਾਹਿਤਕ ਸਫ਼ਰ ਚੈਨਲ ਨੂੰ subscribe ਜ਼ਰੂਰ ਕਰ ਲੈਣਾ ਦੋਸਤੋ ਇਲਮ ਅਤੇ ਅਮੀਰੀ ਦੇ ਖ਼ਜਾਨੇ ਦੀ ਥਾਹ ਪਾਉਣ ਲਈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੋਬਰਟ T ਕਿਓਸਾਕੀ ਦੀ best selling book rich dad poor dad ਇਸ ਕਿਤਾਬ ਦੇ ਮੁੱਖ ਬੰਦ ਵਿੱਚ madam ਸੈਰਾਨ ਲੈਕਟਰ ਲਿਖਦੇ ਹਨ ਇਸਦੀ ਬਹੁਤ ਲੋੜ ਹੈ ਕੀ ਸਕੂਲ ਬੱਚਿਆਂ ਨੂੰ ਅਮਲੀ ਜ਼ਿੰਦਗੀ ਜਿਉਣ ਲਈ ਤਿਆਰ ਕਰਦਾ ਹੈ ਮੇਰੇ ਮੰਮੀ daddy ਕਹਿੰਦੇ ਸਨ, ਮਿਹਨਤ ਨਾਲ ਪੜੋ ਅਤੇ ਚੰਗੇ number ਲੈ ਕੇ ਆਓ, ਇਸ ਤਰ੍ਹਾਂ ਕਰਨ ਨਾਲ ਇਕ ਵਧੀਆ ਤਨਖਾਹ ਵਾਲੀ ਨੌਕਰੀ ਮਿਲ ਜਾਵੇਗੀ।

ਮੈਂ ਫਲੋਰਿਡਾ state university ਚ accounting ਅੰਦਰ honors ਦੇ ਨਾਲ graduate ਹੋਈ ਤੇ ਆਪਣੀ class ਚ ਬੜੇ ਉੱਥੇ ਸਥਾਨ ਤੇ ਮੇਰਾ number ਰਿਹਾ ਜਦੋਂ ਮੈਂ ਉੱਨੀ ਸੋ ਛਿਅੱਤਰ ਵਿਚ ਆਪਣਾ diploma ਹਾਸਲ ਕੀਤਾ, ਤਾਂ ਮੇਰੇ ਮੰਮੀ daddy ਦਾ ਟੀਚਾ ਮੁਕੰਮਲ ਹੋ ਗਿਆ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ master plan ਦੇ ਮੁਤਾਬਿਕ, ਮੈਨੂੰ ਇਕ ਡਿਗ ਏਟ accounting ਫਰਮ ਚ ਨੌਕਰੀ ਮਿਲ ਗਈ। ਹੁਣ ਮੈਨੂੰ ਆਸ ਸੀ ਇਕ ਲੰਮੇ career ਅਤੇ ਘਟ ਉਮਰ ਚ retirement ਦੀ ਮੇਰੇ ਪਤੀ ਮਾਇਕਲ ਵੀ ਇਸੇ ਰਾਹ ਤੇ ਚਲੇ ਸਨ ਅਸੀਂ ਦੋਵੇਂ ਹੀ ਬੜੇ ਮਿਹਨਤੀ ਪਰਿਵਾਰਾਂ ਤੋਂ ਆਏ ਸਾਂ।

ਉਨਾਂ ਨੂੰ ਛੇਤੀ ਹੀ patent law ਵਿਚ ਮੁਹਾਰਤ ਰੱਖਣ ਵਾਲੀ ਵਾਸ਼ਿੰਗਟਨ DC ਦੀ ਇਕ ਪ੍ਰਸਿੱਧ ਫਰਮ ਵਿਚ ਨੌਕਰੀ ਮਿਲ ਗਈ ਤੇ ਇੰਜ ਉਨ੍ਹਾਂ ਦਾ ਭਵਿੱਖ ਵੀ ਸੁਨਹਿਰਾ ਲੱਗ ਰਿਹਾ ਸੀ, ਉਨ੍ਹਾਂ ਦੇ career ਦਾ ਨਕਸ਼ਾ ਸਪਸ਼ਟ ਤੇ ਇਹ ਗੱਲ ਪੱਕੀ ਸੀ ਕਿ ਉਹ ਵੀ ਛੇਤੀ retire ਹੋ ਸਕਦੇ ਹਨ, ਹਾਲਾਂਕਿ ਅਸੀਂ ਦੋਵੇਂ ਹੀ ਆਪਣੇ ਆਪਣੇ career ਵਿਚ ਸਫ਼ਲ ਰਹੇ, ਪਰ ਅਸੀਂ ਜਿਵੇਂ ਸੋਚਦੇ ਸੀ, ਸਾਡੇ ਨਾਲ ਉੰਞ ਨਹੀਂ ਹੋਇਆ। ਅਸੀਂ ਕਈ ਵਾਰ ਨੌਕਰੀਆਂ ਬਦਲੀਆਂ ਹਾਲਾਂਕਿ ਹਰ ਵਾਰ ਨੌਕਰੀ ਬਦਲਣ ਦੇ ਕਾਰਨ ਠੀਕ ਸਨ ਪਰ ਸਾਡੇ ਵਾਸਤੇ ਕਿਸੇ ਨੇ ਵੀ ਪੈਨਸਨ ਯੋਜਨਾ ਚ ਨਿਵੇਸ਼ ਨਹੀਂ ਕੀਤਾ ਸਾਡੇ retirement fund ਸਾਡੇ ਆਪਣੇ ਲਏ ਹੋਏ ਪੈਸਿਆਂ ਨਾਲ ਹੀ ਵਧ ਰਹੇ ਹਨ ਸਾਡਾ ਵਿਆਹ ਬੜਾ ਸਫਲ ਰਿਹਾ ਤੇ ਸਾਡੇ ਤਿੰਨ ਬੱਚੇ ਵੀ ਹਨ ਉਨ੍ਹਾਂ ਵਿਚੋਂ ਦੋ college ਵਿਚ ਤੇ high ਸਕੂਲ ਚ ਹਾਲੇ ਗਿਆ ਹੀ ਹੈ। ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਸਿੱਖਿਆ ਦਿਲਾਉਣ ਖਾਤਰ ਕਾਫ਼ੀ ਪੈਸਾ ਲਾਇਆ ਉੱਨੀ ਸੌ ਛਿਆਨਵੇਂ ਚ ਇਕ ਦਿਨ, ਮੇਰਾ ਬੇਟਾ ਸਕੂਲੋਂ ਘਰ ਮੁੜਿਆ, ਸਕੂਲ ਨਾਲ ਉਸ ਦਾ ਮੋਹ ਭੰਗ ਹੋ ਚੁੱਕਾ ਸੀ। ਉਹ ਪੜ੍ਹਾਈ ਤੋਂ ਉਕਤਾ ਗਿਆ ਸੀ ਮੈਂ ਉਨ੍ਹਾਂ ਵਿਸ਼ਿਆਂ ਨੂੰ ਪੜ੍ਹਨ ਵਿਚ ਇੰਨਾਂ ਜਿਆਦਾ ਸਮਾਂ ਕਿਉਂ ਬਰਬਾਦ ਕਰਾਂ, ਜਿਹੜੇ ਅਸਲ ਜਿੰਦਗੀ ਵਿਚ ਮੇਰੇ ਕਦੇ ਵੀ ਕੰਮ ਨਹੀਂ ਆਉਣਗੇ, ਉਸ ਨੇ ਵਿਰੋਧ ਕੀਤਾ। ਬਿਨਾ ਸੋਚੇ-ਵਿਚਾਰੇ ਹੀ ਮੈਂ ਉਸ ਨੂੰ ਜਵਾਬ ਦਿੱਤਾ, ਕਿਉਂਕਿ ਜੇਕਰ ਤੁਹਾਨੂੰ ਚੰਗੇ number ਪ੍ਰਾਪਤ ਨਹੀਂ ਹੋ ਸਕੇ ਤਾਂ ਤੁਸੀਂ ਕਦੇ ਵੀ college ਨਹੀ ਜਾ ਸਕੋਗੇ। ਚਾਹੇ ਮੈਂ college ਜਾਵਾਂ ਜਾਂ ਨਾ ਜਾਵਾਂ ਉਸਨੇ ਜਵਾਬ ਦਿੱਤਾ, ਮੈਂ ਅਮੀਰ ਬਣਕੇ ਦਿਖਾਵਾਂਗਾ ਜੇਕਰ ਤੁਸੀਂ graduate ਨਹੀਂ ਹੋਵੋਗੇ ਤਾਂ ਤੁਹਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੇਗੀ। ਮੈਂ ਇਕ ਮਾਂ ਵਾਂਗ ਫ਼ਿਕਰਮੰਦ ਤੇ ਭੈ-ਭੀਤ ਹੋ ਕੇ ਕਿਹਾ ਵਗ਼ੈਰ ਚੰਗੀ ਨੌਕਰੀ ਦੇ ਤੂੰ ਕਿਵੇਂ ਅਮੀਰ ਬਣਨ ਦੇ ਸੁਪਨੇ ਦੇਖ ਸਕਦਾ ਹੈ। ਮੇਰੇ ਬੇਟੇ ਨੇ ਮੁਸਕਰਾਂਦਿਆਂ ਆਪਣੇ ਸਿਰ ਨੂੰ ਨੀਰਸ ਜਿਹੇ ਅੰਦਾਜ਼ ਨਾਲ ਹਿਲਾਇਆ ਅਸੀਂ ਇਹ ਚਰਚਾ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਸੀ ਉਸ ਨੇ ਆਪਣੇ ਸਿਰ ਨੂੰ ਝੁਕਾਇਆ ਤੇ ਆਪਣੀਆਂ ਅੱਖਾਂ ਘੁਮਾਉਣ ਲੱਗਾ। ਮੇਰੀ ਸਿਆਣਪ ਭਰੀ ਸਲਾਹ ਇਕ ਵਾਰੀ ਫਿਰ ਉਸਦੇ ਕੰਨਾਂ ਰਾਹੀਂ ਅੰਦਰ ਨਹੀਂ ਜਾ ਰਹੀ ਸੀ ਹਾਲਾਂਕਿ ਉਹ smart ਤੇ ਪ੍ਰਬਲ ਇੱਛਾ ਸ਼ਕਤੀ ਵਾਲਾ ਨੌਜਵਾਨ ਸੀ, ਪਰ ਇਸ ਦੇ ਨਾਲ ਉਹ ਨਿਮਰ ਤੇ ਸਲੀਕੇ ਵਾਲਾ ਵੀ ਸੀ। ਮੰਮੀ, ਉਸ ਨੇ ਬੋਲਣਾ ਸ਼ੁਰੂ ਕੀਤਾ ਤੇ ਭਾਸ਼ਣ ਸੁਣਨ ਦੀ ਵਾਰੀ ਹੁਣ ਮੇਰੀ ਸੀ, ਵਕਤ ਦੇ ਨਾਲ ਚੱਲੋ, ਆਪਣੇ ਚਾਰੇ ਪਾਸੇ ਵੇਖੋ, ਸਭ ਤੋਂ ਅਮੀਰ ਲੋਕ ਆਪਣੀ ਸਿੱਖਿਆ ਦੇ ਕਾਰਨ ਇੰਨੇ ਅਮੀਰ ਨਹੀਂ ਬਣੇ ਹਨ ਮਾਇਕਲ ਜਾਰਡਨ ਤੇ ਮੈਡੋਨਾ ਨੂੰ ਦੇਖੋ, ਇਥੋਂ ਤਕ ਕਿ ਆਪਣੀ ਹਾਰਵਰਡ ਦੀ ਸਿੱਖਿਆ ਨੂੰ ਵਿਚੋਂ ਹੀ ਛੱਡ ਦੇਣ ਵਾਲੇ ਬਿਲ ਗੇਟਸ ਨੇ ਮਾਈਕਰੋਸੋਫਟ ਕਾਇਮ ਕੀਤਾ। ਅੱਜ ਉਹ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਹੈ ਤੇ ਅਜੇ ਉਸ ਦੀ ਉਮਰ ਵੀ ਤੀਹ ਤੋਂ ਚਾਲੀ ਵਰਿਆਂ ਦੇ ਵਿਚਕਾਰ ਹੀ ਹੈ ਅਤੇ ਉਸ ਬੇਸਬਾਲ ਪਿਚਰ ਬਾਰੇ ਵੀ ਤੁਸੀਂ ਸੁਣਿਆ ਹੀ ਹੋਵੇਗਾ ਜਿਹੜਾ ਹਰ ਸਾਲ ਚਾਲੀ ਲੱਖ ਡਾਲਰ ਤੋਂ ਜਿਆਦਾ ਕਮਾਉਂਦਾ ਹੈ ਜਦੋਂ ਕਿ ਉਸ ਤੇ ਦਿਮਾਗੀ ਤੌਰ ਉੱਤੇ ਕਮਜ਼ੋਰ ਹੋਣ label ਲੱਗਾ ਹੋਇਆ ਹੈ ਅਸੀਂ ਦੋਵੇਂ ਬੜੀ ਦੇਰ ਤਕ ਚੁਪ ਰਹੇ ਹੁਣ ਮੈਨੂੰ ਇਹ ਸਮਝ ਆਉਂਣ ਲੱਗੀ ਕਿ ਮੈਂ ਆਪਣੇ ਬੱਚਿਆਂ ਨੂੰ ਉਹੀ ਸਲਾਹ ਦੇ ਰਹੀ ਹਾਂ ਜਿਹੜੀ ਮੇਰੇ ਮਾਂ-ਪਿਓ ਨੇ ਮੈਨੂੰ ਦਿੱਤੀ ਸੀ, ਸਾਡੇ ਚਾਰੇ ਪਾਸੇ ਦੀ ਦੁਨੀਆ ਬਦਲ ਰਹੀ ਸੀ, ਪਰ ਸਾਡੀ ਸਲਾਹ ਨਹੀਂ ਚੰਗੀ ਸਿੱਖਿਆ ਤੇ ਚੰਗੇ grade ਹਾਸਲ ਕਰਨਾ ਹੁਣ ਸਫਲਤਾ ਦੀ guarantee ਨਹੀਂ ਰਹਿ ਗਈ ਸੀ ਤੇ ਸਾਡੇ ਬੱਚਿਆਂ ਤੋਂ ਇਲਾਵਾ ਇਹ ਗੱਲ ਕਿਸੇ ਨੂੰ ਵੀ ਸਮਝ ਵਿਚ ਨਹੀਂ ਸੀ ਆ ਸਕੀ ਮੰਮੀ ਉਸਨੇ ਅੱਗੇ ਕਿਹਾ, ਮੈਂ ਤੁਹਾਡੇ ਤੇ daddy ਵਾਂਗ ਕਰੜੀ ਮਿਹਨਤ ਨਹੀਂ ਕਰਨਾ ਚਾਹੁੰਦਾ।

ਮੈਨੂ ਵੀ ਜਿਆਦਾ ਮਿਹਨਤ ਕਰਨੀ ਪਵੇਗੀ ਤਾਂ ਜੋ ਮੈਂ ਜਿਆਦਾ tax ਭਰ ਸਕਾਂ ਤੇ ਕਰਜ਼ ਚ ਡੁੱਬ ਜਾਵਾਂ ਉੰਞ ਵੀ ਅੱਜ ਦੀ ਦੁਨੀਆ ਅੰਦਰ ਨੋਕਰੀ ਕਿੱਥੇ ਸੁਰੱਖਿਅਤ ਰਹਿ ਗਈ ਹੈ। ਮੈਂ ਇਹ ਜਾਣਦਾ ਹਾਂ ਕਿ ਨਿੱਕੇ ਤੇ ਠੀਕ ਆਕਾਰ ਦੀ ਫਰਮ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਅਜੋਕੇ ਦੌਰ ਚ college ਦੇ graduates ਨੂੰ ਘੱਟ ਤਨਖਾਹ ਮਿਲਦੀ ਹੈ। ਜਦੋਂ ਕਿ ਤੁਹਾਡੇ ਜਮਾਨੇ ਚ ਉਨ੍ਹਾਂ ਨੂੰ ਜ਼ਿਆਦਾ ਤਨਖਾਹ ਮਿਲਿਆ ਕਰਦੀ ਸੀ ਮੈਂ ਜਾਣਦਾ ਹਾਂ ਕਿ ਮੈਂ retirement ਲਈ ਸਮਾਜਿਕ ਸੁਰੱਖਿਆ ਜਾਂ company pension ਉੱਤੇ ਭਰੋਸਾ ਨਹੀਂ ਕਰ ਸਕਦਾ। ਆਪਣੇ ਸਵਾਲਾਂ ਦੇ ਮੈਨੂੰ ਨਵੇਂ ਜਵਾਬ ਚਾਹੀਦੇ ਹਨ ਉਹ ਠੀਕ ਸੀ ਉਸ ਨੂੰ ਨਵੇਂ ਜਵਾਬ ਚਾਹੀਦੇ ਸਨ ਤੇ ਮੈਨੂੰ ਵੀ, ਮੇਰੇ ਮਾਂ-ਪਿਓ ਦੀ ਸਲਾਹ ਉਨ੍ਹਾਂ ਲੋਕਾਂ ਲਈ ਠੀਕ ਹੋ ਸਕਦੀ ਸੀ ਜਿਹੜੇ ਉੱਨੀ ਸੌ ਪੰਤਾਲੀ ਤੋਂ ਪਹਿਲਾਂ ਪੈਦਾ ਹੋਏ ਸਨ, ਪਰ ਇਹ ਉਨ੍ਹਾਂ ਲੋਕਾਂ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਸੀ ਜਿਨ੍ਹਾਂ ਨੇ ਦਿਨ-ਬ-ਦਿਨ ਬਦਲ ਰਹੀ ਦੁਨੀਆ ਚ ਜਨਮ ਲਿਆ ਸੀ। ਹੁਣ ਮੈਂ ਆਪਣੇ ਬਚਿਆਂ ਨੂੰ ਇਹ ਸਿਧੀ ਜਿਹੀ ਗੱਲ ਨਹੀਂ ਸੀ ਕਹਿ ਸਕਦੀ, ਸਕੂਲ ਜਾਓ, ਚੰਗੇ grade ਹਾਸਲ ਕਰੋ ਤੇ ਕਿਸੇ ਸੁਰੱਖਿਅਤ ਨੌਕਰੀ ਦੀ ਭਾਲ ਕਰੋ ਮੈਂ ਜਾਣਦੀ ਸੀ ਕਿ ਮੈਨੂੰ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਠੀਕ ਦਿਸ਼ਾ ਦੇਣ ਲਈ ਨਵੇਂ ਤਰੀਕਿਆਂ ਦੀ ਭਾਲ ਕਰਨੀ ਹੋਵੇਗੀ, ਇਕ ਮਾਂ ਤੇ ਇਕ accountant ਹੋਣ ਦੇ ਨਾਤੇ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਸਕੂਲ ਚ ਬੱਚਿਆਂ ਨੂੰ ਆਰਥਿਕ ਜਾਂ ਵਿਤੀ ਸਿਖਿਆ ਨਹੀਂ ਦਿਤੀ ਜਾਂਦੀ ਹਾਈ ਸਕੂਲ ਦੀ ਪੜ੍ਹਾਈ ਖਤਮ ਹੋਣ ਤਾਂ ਪਹਿਲਾਂ ਹੀ ਅੱਜ ਦੇ ਨੌਜਵਾਨਾਂ ਕੋਲ ਆਪਣਾ credit card ਹੁੰਦਾ ਹੈ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੇ ਕਦੇ ਵੀ ਵਿੱਤ ਸੰਬੰਧੀ syllabus ਚ ਭਾਗ ਨਹੀਂ ਲਿਆ ਲਿਆ ਹੁੰਦਾ ਹੈ ਕਿ ਉਨ੍ਹਾਂ ਨੇ ਕਦੇ ਵੀ ਵਿੱਤ ਸੰਬੰਧੀ syllabus ਚ ਭਾਗ ਨਹੀਂ ਲਿਆ ਹੁੰਦਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਚ ਕਿਵੇਂ ਨਿਵੇਸ਼ ਕੀਤਾ ਜਾਂਦਾ ਹੈ। ਇਸ ਗੱਲ ਦਾ ਗਿਆਨ ਹੋਣਾ ਤਾਂ ਦੂਰ ਦੀ ਕੌਡੀ ਹੈ ਕਿ credit card ਤੇ ਚਕਰਵਿਧੀ ਵਿਆਜ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਇਸ ਨੂੰ ਆਮ ਭਾਸ਼ਾ ਚ ਕਹੀਏ ਤਾਂ ਉਨ੍ਹਾਂ ਨੂੰ ਆਰਥਿਕ ਸੰਬੰਧੀ ਸਿੱਖਿਆ ਨਹੀਂ ਮਿਲਦੀ। ਇਹ ਗਿਆਨ ਵੀ ਨਹੀਂ ਹੁੰਦਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਇੰਜ ਉਹ ਇਸ ਦੁਨੀਆ ਦਾ ਸਾਮ੍ਹਣਾ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਪਾਉਂਦੇ, ਜਿਹੜੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ। ਇੰਜ ਉਹ ਉਸ ਦੁਨੀਆ ਦਾ ਸਾਮ੍ਹਣਾ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਪਾਉਂਦੇ ਜਿਹੜੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਇਕ ਇਹੋ ਜਿਹੀ ਦੁਨੀਆ ਜਿਸ ਚ ਬਚਤ ਤੋਂ ਜ਼ਿਆਦਾ ਮਹੱਤਵ ਖ਼ਰਚ ਨੂੰ ਦਿੱਤਾ ਜਾਂਦਾ ਹੈ।

ਨਾਲ ਹੀ ਮੈਂ ਇਹੋ ਜਿਹੀ ਤਰਕੀਬ ਵੀ ਲੱਭਣ ਲਗ ਪਈ ਜਿਸ ਨਾਲ ਮੇਰੇ ਬੱਚਿਆਂ ਨੂੰ ਪੈਸੇ ਦੀ ਸਮਝ ਆ ਸਕੇ ਪਿਛਲੇ ਸਾਲ ਇਕ ਦਿਨ, ਮੇਰੇ ਪਤੀ ਨੇ ਮੈਨੂੰ ਆਪਣੇ office ਤੋਂ phone ਕੀਤਾ। ਮੇਰਾ ਸਾਹਮਣੇ ਉਹ ਵਿਅਕਤੀ ਬੈਠਾ ਹੈ ਤੇ ਮੈਨੂੰ ਲਗਦਾ ਹੈ ਕਿ ਤੂੰ ਉਸ ਨੂੰ ਮਿਲਣਾ ਚਾਹੇਗੀ, ਉਨ੍ਹਾਂ ਨੇ ਕਿਹਾ, ਉਸਦਾ ਨਾਂ ਰਾਬਰਟ ਕਿਓਸਕੀ ਹੈ, ਉਹ ਇਕ ਵਪਾਰੀ ਤੇ ਨਿਵੇਸ਼ਕ ਹੈ। ਉਹ ਇਕ ਸਿੱਖਿਅਕ ਉਤਪਾਦ ਦਾ patent ਕਰਵਾਉਣਾ ਚਾਹੁੰਦਾ ਹੈ ਮੈਨੂੰ ਲਗਦਾ ਹੈ ਕਿ ਤੂੰ ਕਿ ਤੂੰ ਇਸੇ ਚੀਜ਼ ਦੀ ਤਲਾਸ਼ ਕਰ ਰਹੀ ਸੀ ਜਿਸਦੀ ਮੈਨੂੰ ਤਲਾਸ਼ ਸੀ ਮੇਰਾ ਪਤੀ ਮਾਇਕਲ ਰਾਬਰਟ ਕਿਓਸਾਕੀ ਦੁਆਰਾ ਬਣਾਏ ਜਾ ਰਹੇ ਨਵੇਂ ਵਿਦਿਅਕ ਉਤਪਾਦ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਸੀ ਕਿ ਉਸਨੇ ਇਸਦੇ ਪਰਖਣ ਲਈ ਮੈਨੂੰ ਬੁਲਵਾ ਲਿਆ ਇਹ ਇੱਕ ਸਿਖਿਅਕ ਖੇਡ ਸੀ ਇਸ ਲਈ ਮੈਂ ਸਥਾਨਕ university ਚ ਪੜ੍ਹ ਰਹੀ ਆਪਣੀ ਉੱਨੀ ਸਾਲਾਂ ਦੀ ਧੀ ਨੂੰ ਵੀ ਪੁੱਛਿਆ ਕਿ ਉਹ ਮੇਰੇ ਨਾਲ ਚੱਲੇਗੀ, ਉਹ ਤਿਆਰ ਹੋ ਗਈ ਇਸ ਖੇਡ ਚ ਅਸੀਂ ਤਕਰੀਬਨ ਪੰਦਰਾਂ ਲੋਕ ਸੀ ਜਿਹੜੇ ਤਿੰਨ ਸਮੂਹਾਂ ਚ ਵੰਡੇ ਹੋਏ ਸੀ ਮਾਇਕਲ ਸਹੀ ਸੀ ਮੈਂ ਇਸੇ ਤਰ੍ਹਾਂ ਦੇ ਹੀ ਵਿਦਿਅਕ ਉਤਪਾਦ ਨੂੰ ਲੱਭ ਰਹੀ ਸੀ ਇਹ ਕਿਸੇ ਰੰਗੀਨ monopoly board ਵਾਂਗ ਲੱਗ ਰਿਹਾ ਸੀ, ਜਿਸਦੇ ਵਿਚਕਾਰ ਇੱਕ ਵੱਡਾ ਜਿਹਾ ਚੂਹਾ ਸੀ ਪਰ monopoly ਤੋਂ ਇਸ ਤਰ੍ਹਾਂ ਵੱਖਰਾ ਸੀ ਕਿ ਇਸ ਚ ਦੋ ਰਾਹ ਸਨ ਇੱਕ ਅੰਦਰ ਦਾ ਤੇ ਦੂਜਾ ਬਾਹਰ ਦਾ।

ਤੇ ਬਾਹਰੀ ਰਾਹ ਉੱਤੇ ਪੁੱਜਣਾ ਜਾਂ ਤੇਜ ਰਾਹ ਉੱਤੇ ਜਾਣਾ ਰਾਬਰਟ ਦੇ ਮੁਤਾਬਿਕ ਤੇਜ ਰਾਹ ਸਾਨੂੰ ਇਹ ਦੱਸਦੀ ਹੈ ਕਿ ਅਸਲ ਜ਼ਿੰਦਗੀ ਚ ਅਮੀਰ ਲੋਕ ਕਿਵੇਂ ਪੈਸਿਆਂ ਦਾ ਖੇਡ ਖੇਡਦੇ ਹਨ। ਰਾਬਰਟ ਨੇ ਸਾਨੂੰ ਚੂਹਾ ਦੌੜ ਦੇ ਬਾਰੇ ਦੱਸਿਆ ਜੇਕਰ ਤੁਸੀਂ ਕਿਸੇ ਵੀ ਔਸਤ ਤੌਰ ਉੱਤੇ ਸਿੱਖਿਅਤ ਕਰੜੀ ਮਿਹਨਤ ਕਰਨ ਵਾਲੇ ਵਿਅਕਤੀ ਦੀ ਜ਼ਿੰਦਗੀ ਨੂੰ ਦੇਖੋ, ਤਾਂ ਉਸ ਚ ਤੁਹਾਨੂੰ ਇੱਕੋ ਜਿਹਾ ਹੀ ਸਫ਼ਰ ਦਿਖੇਗਾ ਬੱਚਾ ਜਨਮ ਲੈਂਦਾ ਹੈ ਸਕੂਲ ਜਾਂਦਾ ਹੈ ਮਾਂ ਪਿਓ ਖ਼ੁਸ਼ ਹੋ ਜਾਂਦੇ ਹਨ ਕਿਉਂਕਿ ਬੱਚੇ ਨੂੰ ਸਕੂਲ ਚ ਚੰਗੇ number ਮਿਲਦੇ ਹਨ। ਤੇ ਉਸਦਾ ਦਾਖਲਾ college ਚ ਹੋ ਜਾਂਦਾ ਹੈ ਬੱਚਾ graduate ਹੋ ਜਾਂਦਾ ਹੈ ਤੇ ਫਿਰ ਯੋਜਨਾ ਅਨੁਸਾਰ ਕੰਮ ਕਰਨ ਲੱਗਦਾ ਹੈ ਉਹ ਕਿਸੇ ਆਸਾਨ ਸੁਰੱਖਿਅਤ ਨੌਕਰੀ ਜਾਂ career ਦੀ ਭਾਲ ਕਰਦਾ ਹੈ। ਤੇ ਬੱਚੇ ਨੂੰ ਇਹੋ ਜਿਹਾ ਕੰਮ ਵੀ ਮਿਲ ਜਾਂਦਾ ਹੈ ਸ਼ਾਇਦ ਉਹ doctor ਜਾਂ ਵਕੀਲ ਬਣ ਜਾਂਦਾ ਹੈ, ਜਾਂ ਫਿਰ ਉਹ military ਚ ਭਰਤੀ ਹੋ ਜਾਂਦਾ ਹੈ ਜਾਂ ਫਿਰ ਉਹ ਸਰਕਾਰੀ ਨੌਕਰੀ ਕਰਨ ਲੱਗ ਪੈਂਦਾ ਹੈ। ਬੱਚਾ ਪੈਸਾ ਕਮਾਉਣ ਲੱਗਦਾ ਹੈ ਉਸਦੇ ਕੋਲ ਢੇਰ ਸਾਰੇ credit card ਆਉਣ ਲੱਗਦੇ ਹਨ ਅਤੇ ਜੇਕਰ ਉਸਨੇ ਹੁਣ ਤਾਈਂ ਖ਼ਰੀਦਦਾਰੀ ਕਰਨੀ ਸ਼ੁਰੂ ਨਹੀਂ ਕੀਤੀ ਤਾਂ ਹੁਣ ਉਹ ਡਟ ਕੇ ਖ਼ਰੀਦਦਾਰੀ ਵੀ ਕਰਨੀ ਸ਼ੁਰੂ ਕਰ ਦਿੰਦਾ ਹੈ।

ਹੁਣ ਜ਼ਿੰਦਗੀ ਚ ਮਜ਼ਾ ਆਉਣ ਲੱਗ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਪੁਰਸ਼ ਤੇ ਇਸਤਰੀ ਦੋਵੇਂ ਹੀ ਨੌਕਰੀ ਕਰਦੇ ਹਨ, ਦੋ ਤਨਖ਼ਾਹਾਂ ਬੜੀਆਂ ਚੰਗੀਆਂ ਲੱਗਦੀਆਂ ਹਨ, ਪਤੀ ਪਤਨੀ ਦੋਨਾਂ ਨੂੰ ਹੀ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਸਫ਼ਲ ਹੋ ਗਈ ਹੈ ਉਹਨਾਂ ਨੂੰ ਆਪਣਾ ਭਵਿੱਖ ਸੁਨਿਹਰਾ ਨਜ਼ਰ ਆਉਂਦਾ ਹੈ, ਹੁਣ ਉਹ ਘਰ ਕਾਰ ਟੈਲੀਵਿਜ਼ਨ ਖ਼ਰੀਦਣ ਦਾ ਨਿਰਣਾ ਲੈਂਦੇ ਹਨ, ਛੁੱਟੀਆਂ ਮਨਾਉਣ ਲਈ ਕਿਤੇ ਚਲੇ ਜਾਂਦੇ ਹਨ। ਅਤੇ ਫਿਰ ਉਹਨਾਂ ਦੇ ਬੱਚੇ ਹੋ ਜਾਂਦੇ ਹਨ ਬੱਚੇ ਦੇ ਨਾਲ ਉਹਨਾਂ ਦੇ ਖ਼ਰਚੇ ਵੀ ਵੱਧ ਜਾਂਦੇ ਹਨ, ਖ਼ੁਸ਼ਹਾਲ ਪਤੀ ਪਤਨੀ ਸੋਚਦੇ ਹਨ ਕਿ ਜ਼ਿਆਦਾ ਪੈਸਾ ਕਮਾਉਣ ਲਈ ਹੁਣ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ।

ਅਤੇ ਜ਼ਿਆਦਾ ਮਨ ਲਾ ਕੇ ਕੰਮ ਕਰਨ ਲੱਗ ਪੈਂਦੇ ਹਨ ਜ਼ਿਆਦਾ ਮੁਹਾਰਤਾਂ ਹਾਸਿਲ ਕਰਨ ਲਈ ਉਹ ਇੱਕ ਵਾਰ ਫਿਰ ਕਿਸੇ ਸਕੂਲ ਚ ਜਾਂਦੇ ਹਨ, ਤਾਂ ਕਿ ਉਹ ਹੋਰ ਜ਼ਿਆਦਾ ਪੈਸਾ ਕਮਾ ਸਕਣ। ਹੋ ਸਕਦਾ ਹੈ ਕਿ ਉਹ ਦੂਜਾ ਕੰਮ ਵੀ ਲੱਭ ਲੈਣ ਉਹਨਾਂ ਦੀ ਆਮਦਨ ਵੱਧ ਜਾਂਦੀ ਹੈ ਪਰ ਉਸ ਆਮਦਨ ਤੇ ਉਹਨਾਂ ਨੂੰ income tax ਚੁਕਾਉਣਾ ਪੈਂਦਾ ਹੈ ਇੰਨਾ ਹੀ ਨਹੀਂ ਉਹਨਾਂ ਨੇ ਜਿਹੜਾ ਵੱਡਾ ਘਰ ਖ਼ਰੀਦਿਆ ਹੈ ਉਸ ਉੱਤੇ tax ਵੀ ਦੇਣਾ ਹੁੰਦਾ ਹੈ ਇਸਦੇ ਇਲਾਵਾ ਉਹਨਾਂ ਨੂੰ ਸਮਾਜਿਕ ਸੁਰੱਖਿਆ tax ਤਾਂ ਚੁਕਾਉਣਾ ਹੀ ਹੈ ਇਸ ਤਰ੍ਹਾਂ ਬਹੁਤੇ tax ਚੁਕਾਉਂਦੇ ਚੁਕਾਉਂਦੇ ਉਹਨਾਂ ਦੀਆਂ ਤਨਖਾਹਾਂ ਘੱਟ ਪੈ ਜਾਂਦੀਆਂ ਹਨ। ਉਹ ਆਪਣੀ ਵਧੀ ਹੋਈ ਤਨਖਾਹ ਲੈ ਕੇ ਘਰ ਆਉਂਦੇ ਹਨ ਪਰ ਹੈਰਾਨ ਹੁੰਦੇ ਹਨ ਕਿ ਇੰਨਾ ਸਾਰਾ ਪੈਸਾ ਆਖਿਰ ਕਿੱਥੇ ਚਲਾ ਜਾਂਦਾ ਹੈ ਭਵਿੱਖ ਵਾਸਤੇ ਬੱਚਤ ਦੇ ਹਿਸਾਬ ਨਾਲ ਉਹ ਕੁੱਝ mutual fund ਵੀ ਖ਼ਰੀਦ ਲੈਂਦੇ ਹਨ।

ਕਿ ਉਹਨਾਂ ਦੇ ਬੱਚਿਆਂ ਦੇ college ਦੀ ਸਿੱਖਿਆ ਲਈ ਵੀ ਬੱਚਤ ਲੋੜੀਂਦੀ ਹੈ ਇਸਦੇ ਨਾਲ ਹੀ ਉਹਨਾਂ ਨੂੰ ਆਪਣੇ retirement ਵਾਸਤੇ ਵੀ ਪੈਸਾ ਬਚਾਉਣ ਦੀ ਫ਼ਿਕਰ ਸਤਾਉਣ ਲੱਗਦੀ ਹੈ। ਸਤਿ ਸ਼੍ਰੂੀ ਅਕਾਲ, ਮੈਂਂ ਆਪਣਾ ਵੰਸ਼ਿਕਾ ਸ਼ਰਮਾ । ਮੈਂ ਅੱਜ ਤੁਹਾਡੇ ਸਾਹਮਣੇ ਪੰਜਾਬੀ ਦਾ ਟੌਪਿਕ ਬੋਲਣ ਜਾ ਰਹੀ ਹਾਂ ਜਿਸਦਾ ਨਾਮ ਹੈ ਪੰਜਾਬੀ ਭਾਸ਼ਾਂ ਦੇ ਵੱਖ ਵੱਖ ਉਪ ਭਾਸ਼ਾ ਵਨੰਗੀਆਂ

ਕਿੱਤਾ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵੱਲੋਂ ਪੰਜਾਬੀ ਭਾਸ਼ਾਂ ਦੀ ਵੱਖ ਵੱਖ ਵੰਨਗੀਆਂ ਜਾਂ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਵੰਨਗੀਆਂ ਪੰਜਾਬੀ ਭਾਸ਼ਾਂ ਦੇ ਕੇਂਦਰੀ ਜਾਂ ਟਕਸਾਲੀ ਰੂਪ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਪੰਜਾਬੀ ਜੀਵਨ ਵਿੱਚ ਵਰਤੀ ਜਾਣ ਵਾਲੀ ਸਾਰੀਆਂ ਭਾਸ਼ਾਈ ਵੰਨਗੀਆਂ ਉੱਤੇ ਭਾਰੂ ਹੈ। ਪੰਜਾਬੀ ਭਾਸ਼ਾ ਦੀ ਹਰ ਅਜਿਹੀ ਵੰਨਗੀ ਭਾਵੇਂ ਉਹ ਕਿਸੇ ਵੀ ਉਪਸ਼ਾਹੀ ਇਲਾਕੇ ਵਿੱਚ ਬੋਲੀ ਜਾਂਦੀ ਹੈ। ਕਿਸੇ ਵੀ ਕਿੱਤੇ ਦੇ ਕਰਨ ਵਾਲੀਆਂ ਵਿਚਕਾਰ ਅਦਾਨ ਪ੍ਰਦਾਨ ਲਈ ਮਧਿਅਮ ਵੱਲੋਂ ਵਰਤੀ ਜਾਂਦੀ ਹੈ। ਵਿਆਕਰਨ ਨਿਯਮਾਂ ਪੱਖੋਂ ਪੰਜਾਬੀ ਭਾਸ਼ਾ ਦੀ ਦੂਜੀ ਸਾਰੀਆਂ ਵੰਨਗੀ ਨਾਲ ਮਿਲਦੀ ਜੁਲਦੀ ਹੈ।

ਸਾਰੀਆਂ ਪਤਾ ਲੱਗਦਾ ਹੈ ਭੂਗੋਲਿਕ ਖਿਲਾਰ ਅਤੇ ਕਈ ਭਾਂਤ ਦੀ ਹੱਦਬੰਦੀਆਂ ਨਾਲ ਇਨ੍ਹਾਂ ਉਪਭਾਸ਼ਵਾਂ ਵਿੱਚ ਆਪਸੀ ਤਾਲਮੇਲ ਜਾਂ ਸੰਸਾਰ ਇਨ੍ਹਾਂ ਘੱਟ ਜਾਂਦਾ ਹੈ। ਇਹ ਸਮਾਂ ਪਾ ਕੇ ਵੱਖ-ਵੱਖ ਭਾਸ਼ਵਾਂ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ, ਪਰ ਅੱਜ ਇਹ ਵਿਗਿਆਨਿਕ ਯੁੱਗ ਵਿੱਚ ਸੰਚਾਰ ਮਧਿਅਮ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਕਈ ਸਮੇਂ ਤੇ ਸਥਾਨ ਦੀ ਦੂਰੀ ਘੱਟ ਹੋ ਰਹੀ ਹੈ। ਅੱਜ ਦੇ ਸਮੇਂ ਵਿੱਚ ਉਪਭਾਸ਼ਵਾਂ ਦਾ ਭਾਸ਼ਵਾਂ ਵਿੱਚ ਬਦਲਣ ਅਸੰਭਵ ਨਜਰ ਆਉਂਦਾ ਹੈ। ਇੱਥੇ ਪੰਜਾਬੀ ਭਾਸ਼ਾ ਦੀ ਉਦਾਹਰਣ ਦੀ ਉਦਾਹਰਣ ਦਿੱਤੀ ਗਈ ਹੈ। ਉੱਨੀ ਸੌ ਸਤਾਂਲੀ ਵਿੱਚ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਅੱਧੇ ਨਾਲੋਂ ਵੱਧ ਪੰਜਾਬੀ ਬੋਲਣ ਵਾਲਾ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ ਹੈ। ਵੰਡ ਤੋਂ ਬਾਅਦ ਭਾਵੇਂ ਪਾਕਿਸਤਾਨ ਪੰਜਾਬ ਦੇ ਭਾਰਤ ਪੰਜਾਬ ਦੇ ਲੋਕਾਂ ਦਾ ਆਪੋ ਆਪ ਕੋਈ ਸਿੱਧਾ ਮੇਲ ਨਹੀ ਰਿਹਾ। ਪਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਵੱਖ ਵੱਖ ਬਣਨ ਦਾ ਕੋਈ ਇਨਕਮ ਨਜਰ ਨਹੀ ਆਉਂਦਾ। ਇਕਾਈ ਵੇਰਵਾ ਦੇ ਨਾਲ ਨਾਲ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੀਆਂ ਵੱਖਰੀਆਂ ਵੱਖਰੀਆਂ ਬਹੁਤ ਹੱਦ ਤੱਕ ਮੂਵੀਆਂ ਜੁੜਦੀਆਂ ਹਨ। ਕੇਂਦਰੀਏ ਵੰਨਗੀਏ ਰੂਪ ਉਤਪੰਨ ਹੋਣ ਦੀ ਸੰਭਵਾਨਾ ਹੋ ਸਕਦੀ ਹੈ। ਜਦੋਂ ਅਨਪੜ੍ਹ ਵਿਅਕਤੀ ਆਪਣੇ ਆਪ ਜਦੋਂ ਅਨਪੜ੍ਹ ਵਿਅਕਤੀ ਆਪਣੇ ਬੋਲਚਾਲ ਵਿੱਚ ਵਧੇਰੇ ਕਰਕੇ ਉਤਸ਼ਾਹੀ ਸਬਦਾਵਲੀ ਤੇ ਉਪਭਾਸ਼ਾਵਾਂ ਉਚਾਰਨ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਦੁਆਬੀ ਅਤੇ ਮਲਵਈ। ਉਪਭਾਸ਼ਾਈ ਇਲਾਕੇ ਦੇ ਅਨਪੜ੍ਹ ਵਿਅਕਤੀ ਬਹੁਤ ਬਹੁਤੇ ਕਰਕੇ ਬੋਲ ਚਾਲ ਵਿੱਚ ਵੀ ਦੀ ਥਾਂ ਬ ਦੀ ਹੀ ਵਰਤੋਂ ਕਰਦਾ ਹੈ। ਉਹ ਵਿਆਹ ਨੂੰ ਬਿਆਹ ਅਤੇ ਵੀਰ ਨੂੰ ਬੀਰ ਹੀ ਉਚਾਰਦਾ ਹੈ। ਜਦੋਂ ਕਿ ਪੜਿਆ ਲਿਖਿਆ ਵਿਅਕਤੀ ਇਨ੍ਹਾਂ ਸਬਦਾਂ ਦਾ ਉਚਾਰਨ ਬਿਆਹ ਤੇ ਬੀਰ ਦੀ ਥਾਂ ਵਿਆਹ ਤੇ ਵੀਰ ਹੀ ਕਰਦਾ ਹੈ। ਇੰਝ ਹੀ ਸਮਾਜਿਕ ਖੇਤਰ ਵਿੱਚ ਉੱਚੀਆਂ ਪਦਵੀਆਂ ਤੇ ਬੈਠ ਲੁੱਕ ਕੇ ਆਪਣੀ ਵਿਦਿਆ ਦੇ ਪਿਛਕੋੜ ਕਾਰਨ ਬੋਲ ਚਾਲ ਵਿੱਚ ਟਕਸਾਲੀ ਰੂਪ ਦੀ ਵਰਤੋਂ ਕਰਦੇ ਹਨ। ਜਦੋਂ ਕਿ ਸਾਧਾਰਨ ਵਿਅਕਤੀ ਆਮ ਬੋਲ ਚਾਲ ਸਮੇਂ ਹੀ ਆਮ ਰੂਪਾਂ ਵਿੱਚ ਵਰਤਦਾ ਹੈ। ਪੰਜਾਬੀ ਦਾ ਟਕਸਾਲੀ ਰੂਪ ਪੰਜਾਬੀ ਭਾਸ਼ਾ ਦੇ ਜਿਸ ਕੇਂਦਰੀ ਰੂਪ ਦਾ ਪਿੱਛੇ ਜਿਕਰ ਕੀਤਾ ਗਿਆ ਹੈ ਉਸਨੇ ਟਕਸਾਲੀ ਸਟੈਂਰਡ ਰੂਪ ਵਿੱਚ ਵੀ ਕਿਹਾ ਗਿਆ ਹੈ।

ਕੇਂਦਰੀ ਰੂਪਾਂ ਵਿੱਚਕਾਰ ਉਚਾਰਨ ਅਤੇ ਸਬਦਾਵਲੀ ਦੇ ਪੱਧਰ ਉੱਤੇ ਥੋੜਾ ਬਹੁਤ ਅੰਤਰ ਹੋਣਾ ਲਾਜ਼ਮੀ ਹੈ। ਭਾਰਤੀ ਅਜਿਹਾ ਪੰਜਾਬ ਵਿੱਚ ਪੰਜਾਬੀ ਰਾਜ ਭਾਸ਼ਾ ਹੀ

ਪੰਜਾਬੀ ਭਾਸ਼ਾ ਦੀ ਲੋੜਾਂ ਪਾਕਿਸਤਾਨ ਪੰਜਾਬੀ ਦਾ ਪੰਜਾਬੀ ਭਾਸ਼ਾ ਦੀਆਂ ਲੋੜਾਂ ਨਾਲੋਂ ਵੱਖਰੀਆਂ ਹਨ। ਸਰਕਾਰੀ ਸਰਕਾਰੀ ਕੰਮ-ਕਾਜ ਲਈ ਅਤੇ ਸਿੱਖਿਆ ਲੈਣ ਲਈ ਜਿਸ ਤਰ੍ਹਾਂ ਦੀ ਬੁਨਿਆਦੀ ਭਾਸ਼ਾ ਸਮੱਗਰੀ ਦੀ ਲੋੜ ਭਾਰਤੀ ਪੰਜਾਬੀ ਨੂੰ ਹੈ ਉਹ ਉਹ ਅਜਿਹੀ ਲੋੜ ਪਾਕਿਸਤਾਨ ਪੰਜਾਬੀ ਦੀ ਨਹੀ ਭਾਰਤੀ ਪੰਜਾਬੀ ਦੀ ਇਹ ਪੰਜਾਬੀ ਦਾ ਟਾਕਰੀ ਤੇ ਵਧੇਰੇ ਵਿਕਸਿਤ ਹੋਣਾ ਕੁਦਰਤੀ ਜਾਪਦਾ ਹੈ। ਬੁਨਿਆਦੀ ਭਾਸ਼ਾ ਸਮੱਗਰੀ ਵਿੱਚ ਮਹਾਨ ਕੋਸ਼, ਵਿਸ਼ਾ ਕੋਸ਼, ਸ਼ਬਦ ਕੋਸ਼ ਤਕਨੀਕੀ।

ਭਾਰਤੀ ਪੰਜਾਬ ਅਤੇ ਪਾਕਿਸਤਾਨ ਪੰਜਾਬ ਵਿੱਚ ਬੋਲੀ ਜਾਣੀ ਵਾਲੀ ਪੰਜਾਬੀ ਮੁੱਖ ਰੂਪ ਵਿੱਚ ਦੋ ਰੂਪ ਬਣਦੇ ਜਾ ਰਹੇ ਹਨ। ਇਹਨਾਂ ਦੋਹਾਂ ਰੂਪ ਵਿੱਚ ਵਾਕ ਬਣਤਰ ਦੇ ਪੱਧਰ ਪੱਧਰ ਤੇ ਤਾਂ ਕੋਈ ਅੰਤਰ ਨਜਰ ਨਹੀ ਆਉਂਦਾ। ਪਰ ਉਚਾਰਨ ਅਤੇ ਦੇ ਪੱਧਰ ਉੱਤੇ ਕੁਝ ਅੰਤਰ ਦਿਖਾਈ ਦਿੰਦਾ ਹੈ। ਭਾਰਤੀ ਪੰਜਾਬ ਦੀ ਪੰਜਾਬੀ ਵਿੱਚ ਵਧੇਰੇ ਪਰਿਮਾਣ ਹਿੰਦੀ ਅਤੇ ਸੰਸਕ੍ਰਿਤ ਸਬਾਦਲੀ ਦੀ ਹੈ ਅਤੇ ਪਾਕਿਸਤਾਨ ਪੰਜਾਬ ਦੀ ਪੰਜਾਬੀ ਵਿੱਚ ਵਧੇਰੇ ਊਰਦ ਫਰਾਂਸੀ ਤੋਂ ਉਦਾਰੀ ਲਈ ਜਾ ਰਹੀ ਹੈ। ਪੰਜਾਬ ਦੀ ਵੰਡ ਹੋਈਆਂ ਉਨੰਜਾਂ ਸਾਲ ਹੀ ਹੋਏ ਉਨੰਜਾਂ ਸਾਲ ਹੀ ਹੋਏ ਹਨ। ਇਸ ਥੋੜ੍ਹੇ ਜਿਹੇ ਅਰਸੇ ਵਿੱਚ ਭਾਸ਼ਾ ਵਿੱਚ ਬਹੁਤੀਆਂ ਤਬਦੀਲੀਆਂ ਹੋਣ ਦੀ ਆਸ ਵੀ ਨਹੀ ਰੱਖਣੀ ਚਾਹੀਦੀ। ਕਿਉਕਿਂ ਕਿਉਕਿਂ ਵਿੱਚ ਹੋਣ ਵਾਲੀ ਤਬਦੀਲੀ ਦੀ ਰਫਤਾਰ ਇੰਨੀ ਸੁਸਤ ਹੁੁੰਦੀ ਹੈ ਕਿ ਆਮ ਤੌਰ ਤੇ ਇਹ ਖੋੜ੍ਹਤ ਦੀ ਹਾਲਾਤ ਵਿੱਚ ਨਜ਼ਰ ਆਉਂਦੀ ਹੈ। ਉਚਾਰਣ ਦੇ ਪੱਧਰ ਤੇ ਪਾਕਿਸਤਾਨ ਪੰਜਾਬੀ ਵਿੱਚ ਵੱਖ-ਵੱਖ ਕਿੱਤਿਆਂ ਵੱਖ-ਵੱਖ ਕਿੱਤਿਆਂ ਅਤੇ ਵੱਖਰੇ ਵੱਖਰੇ ਵਿਸ਼ਿਆਂ ਅਨੁਸਾਰ ਵਰਤੀ ਜਾਣ ਵਾਲੀ ਭਾਸ਼ਾ ਵਨੰਗੀ ਨੂੰ ਰਜਿਸਟਰ ਦਾ ਨਾਮ ਦਿੱਤਾ ਜਾਂਦਾ ਹੈ। ਪੰਜਾਬੀ ਭਾਸ਼ਾ ਦਾ ਇੱਕ ਬੁਲਾਰਾ ਸਮੇਂ ਸਥਾਨ ਤੇ ਸ਼ਥਿਤੀ ਦੀ ਲੋੜ ਮੁਤਾਬਿਕ ਸਹਿਜ ਸੁਭਾਅ ਹੀ ਵੱਖ-ਵੱਖ ਪੰਜਾਬੀ ਵੰਨਗੀ ਰੂਪਾਂ ਜਾਂ ਰਜਿਸਟਰਾਂ ਦੀ ਵਰਤੋਂ ਕਰਦਾ ਰਹਿੰਦਾ ਹੈ ਜਾਂ ਕਰ ਸਕਦਾ ਹੈ। ਵਿਅਕਤੀ ਵੱਖ-ਵੱਖ ਕਿੱਤਿਆਂ ਜਾਂ ਵਿਸ਼ੇਸ਼ਤਾਵਾਂ ਨਾਲ ਸਬੰਧਿਤ ਗਿਆਨ ਗੋਸ਼ਟੀ ਸਮੇਂ ਤੇ ਲੋੜ ਅਨੁਸਾਰ ਉਸ ਕਿੱਤੇ ਜਾਂ ਵਿਸ਼ੇ ਦੇ ਖੇਤਰ ਨਾਲ ਸਬੰਧਿਤ ਸਬਦਾਵਲੀ ਜਾਂ ਸੈਲੀ ਦੇ ਵਰਤੋਂ ਕਰਦਾ ਹੈ। ਅਦਾਲਤ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ ਇੰਜੀਨੀਅਰਿੰਗ ਦੇ ਕਿੱਤੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ ਨਾਲੋਂ ਜਰੂਰ ਵੱਖਰੀ ਹੁੰਦੀ ਹੈ। ਇੰਝ ਹੀ ਇੱਕ ਖਰਾਦੀਏ, ਲਾਹੌਰ, ਤਰਖਾਣ ਜਾਂ ਦਰਾਜ ਦੀ ਭਾਸ਼ਾ ਵੱਖੋ ਵੱਖਰੀ ਹੋਣਗੀ। ਇਕ ਵਿਸ਼ੇਸ਼ ਭਾਂਤ ਦੇ ਭਾਸ਼ਾ ਰੂਪਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਸਮਾਜਿਕ ਪਿਛੋਕੜ ਦਾ ਅਗਾਊ ਹੈ। ਪਤਾ ਲੱਗਾ ਜਾਂਦਾ ਹੈ ਕਿ ਸਾਲ ਵੱਜੋਂ

ਇਕ ਤਰਖਾਣ ਜਾਂ ਮਕਾਨ ਉਸਾਰੀ ਦਾ ਕੰਮ ਕਰਨ ਵਾਲਾ ਰਾਜ ਆਪਣੇ ਹੀ ਕਿੱਤੇ ਨਾਲ ਸਬੰਧਤ ਦੂਜੇ ਵਿਅਕਤੀ ਨਾਲ ਆਪਣੇ ਕਿੱਤੇ ਬਾਰੇ ਗੱਲਬਾਤ ਕਰਦਾ ਸਮੇਂ ਇਕ ਵਿਸ਼ੇਸ਼। ਭਾਂਤ ਦੀ ਜੋਂ ਸਬੰਧਤ ਕਿੱਤੇ ਵਿੱਚ ਹੀ ਵਰਤੀ ਜਾਂਦੀ ਹੈ, ਦੀ ਵਰਤੋਂ ਕਰਦਾ ਹੈ ਅਤੇ ਉਸ ਦੀ ਭਾਸ਼ਾ ਸੈਲੀ ਵੀ ਆਮ ਭਾਸ਼ਾ ਸੈਲੀ ਨਾਲੋਂ ਵੱਖਰੀ ਹੋਵੇਗੀ। ਪੰਜਾਬੀ ਭਾਸ਼ਾ ਦੇ ਬੋਲ ਚਾਲ ਸੋਪਕਨ ਦੇ ਲਿਖਤੀ ਰਿਟਨ ਵਿਚਕਾਰਲੇ ਅੰਤਰ ਦੀ ਦ੍ਰਿਸ਼ਟੀ ਵਾਚ ਕਰਨਾ ਵੀ ਬਹੁਤ ਜ਼ਰੂਰੀ ਹੈ। ਇਨ੍ਹਾਂ ਦੋਹਾਂ ਵੰਨਗੀਆਂ ਵਿੱਚ ਅੰਤਰ ਹੁੰਦਾ ਹੈ ਇਸ ਦੇ ਆਪਣੇ ਕਾਰਨ ਜੋ ਹੁੰਦੇ ਜੋ ਅਸੀ ਲਿਖਤੀ ਰੂਪ ਦੀ ਵਰਤੋਂ ਕਰਦੇ ਹਾਂ ਤਾਂ ਸਬੰਧਤ ਵਿਅਕਤੀ ਸਾਡੇ ਸਾਹਮਣੇ ਨਹੀ ਹੁੰਦਾ, ਸਗੋਂ ਉਹ ਉਸ ਸਥਿਤੀ ਤੋਂ ਪਰਾ ਜਾ ਦੂਰ ਦੂਰ ਹੁੰਦਾ ਹੈ। ਇਸ ਲਈ

ਇਹ ਮਧਿਅਮ ਬੋਲ ਚਾਲ ਦੇ ਮਧਿਅਮ ਵਾਂਗੂ ਅਧਿਕੀ ਨਾਲ ਗੱਲ ਇਸ਼ਾਰਿਆਂ ਆਦਿ ਦੀ ਸਹਾਇਤਾ ਨਾਲ ਪੂਰੀ ਕਰਨੋੋ ਅਸਮੱਰਥ ਹੁੰਦਾ ਹੈ। ਦੂਜੇ ਪਾਸੇ ਬੋਲ ਚਾਲ ਸਮੇਂ ਵਕਤ ਦਬਾਅ ਵਾਕ ਸੁਰ ਤਾਣ ਜਾਂ ਇਸ਼ਾਰੇ ਆਦਿ ਦੀ ਸਹਾਇਤਾ ਨਾਲ ਆਪਣੀ ਗੱਲ ਨੂੰ ਵਧੇਰੇ ਸਪੱਸ਼ਟ ਅਸਰਦਾ ਹੈ।

ਕਹਿਣ ਲਈ ਲ਼ਿਖਦਾ ਹੈ Thanku have a nice day

ਸਲਾਮ ਜੀ

ਹਾਂਜੀ ਠੀਕ ਆ ਠੀਕ ਹੈ ਵਧੀਆ ਨਿੰਦਰ ਤੂੰ ਸੁਣਾ। ਉਹ ਅੱਧ ਚ ਰਹਿ ਗਈ ਸਾਡੀ ਗੱਲ ਕੋਈ ਬੰਦਾ ਆਇਆ ਸੀ ਉਹਦੀ ਗੱਲ ਡਹਿ ਪਿਆ ਸੁਣਨ ਵੀ ਉਹ ਮਤਲਬ ਕਿ ਜਿਹੜੀ ਉਹ ਕਲਾਨੋਰ ਜਿਹੜੀ ਆ ਹੋਣੀ ਆਂ ਬੰਦਗੀ ਡੇਰੇ

ਉਹ ਵੀਹ ਤਰੀਕ ਨੂੰ।

ਕਰਵਾ ਲਓ ਸਾਧਨ ਚਲੇ ਜਾਵਾਂਗੇ।

ਇਹ ਤੇ ਗੱਲ ਹੈ ਮੈਂ ਤਾਂ ਕਰਕੇ ਕਹਿ ਰਿਹਾ ਵਾਂ

ਮੁੜਕੇ ਆਉਣ ਜਾਣ ਦਾ ਚੱਲ ਬਣਿਆ ਰਹੂਗਾ ਸਾਧਨ ਜਾਣ ਦਾ ਤੇ ਆਉਣ ਦਾ ਚੱਲ ਵਧੀਆ ਰਵਾਂਗੇ ਹਨਾ। ਪਤਾ ਕੀ ਹੈ ਆਪਣੇ ਘਰ ਹਨੇਰੇ ਵੀ ਆ ਜਾਈਏ ਨਾ ਤੇ ਬੜੀ ਇਹ ਤੇ ਗੱਲ ਹੈ ਵਾ ਹਮ ਚਲੋ ਜੇ ਮੋਟਰ ਸਾਇਕਲ ਤੇ ਜਾਈਏ ਕਿਤੇ ਮੋਟਰ ਸਾਇਕਲ ਤੇ ਸਾਡੇ ਮੋਟਰਸਾਇਕਲ ਦੇ ਨਾ ਕਾਗ਼ਜ ਹੈਨੀ ਹੈ।

ਹਾਂ

ਆਹੋ ਇਕੱਲੇ ਜਾਇਓ ਸਾਨੂੰ ਨਾ ਨਾਲ ਲੈ ਕੇ ਜਾਇਓ ਮੰਨੂ ਤੂੰ ਵੀ ਤਿਆਰ ਹੋ ਜਾਈ ਨੀ, ਮੰਨੂ ਤੂੰ ਵੀ ਤਿਆਰ ਜਾਈ। ਹਾਂ ਮੈਂ ਤੇ ਤੁਹਾਨੂੰ ਆਹੋ ਨਹੀਂ ਹੁਣ ਮਗਰੋਂ ਕਹੋ ਤੇ ਤਿਆਰੀ ਕਰਕੇ ਆਪੇ ਸਲਾਵਾਂ

ਹਮ ਪੁਰਾਣੇ ਪਾ ਲਵਾਂ ਮੈਂ ਜਿਹੜਾ ਹੁਣ ਸਵਾਇਆ। ਮੇਰੇ ਕੋਲ ਤਾਂ ਹੈ ਹੀ ਨੀ ਹੈ ਨਾ ਮੇਰੇ ਕੋਲ ਸੂਟ ਹੈ ਹੀ ਨੀ ਹੈ

ਉਹ ਜ਼ਮਾਨੇ ਦੇ ਸੂਟ ਹੀ ਦੁਕਾਨਾਂ ਵਿਹਲੀਆਂ ਕੀਤੀਆਂ ਸੀ ਤੇ ਗੱਲਾਂ ਦੁਕਾਨਾਂ ਚਲੇ ਗਈਆਂ ਨਾ ਸ੍ਰੀ ਨਗਰ ਵੱਲ ਤਾਂ ਕਰਕੇ ਬਾਇਆ ਬੜਾ ਪੈਂਦਾ